ਆਈਦਾ ਹੀ ਆਹ ਨਾ ਮੋਟਰ ਕਿਥੇ ਚਲੇਗੀ ਹਮ੍ਮ੍ਮ੍ਮ ਔਖਾ ਹੀ ਆਹ

ਆਹ ਚਲ ਠੀਕ ਆਹ ਸਾਲ ਲਾੰਗ ਜਾਂਦਾ ਗਰਮੀ ਨੀ ਲੰਗੜੀ ਹ੍ਮ੍ਮਮ੍ਮ੍ਮ ਹੋਰ ਸੁਨਾ ਤੂ ਹਾਂ ਵਾਦਿਯਆਹ

ਠੀਕ ਆਹ ਹੋਰ ਫਲੀ ਪੁਰ ਠੀਕ ਆਹ ਪਹਲੀ ਤਾ ਵਾਦਿਯ ਵਾਹ ਪਹਲੀ ਦਾ ਵੀ ਕੀ ਆਹ ਤੇਨੁ ਓਟਾ ਆਹ ਗਰਮੀ ਆਹ ਤੇ ਜੀ ਤੇਹ ਕਰਦਾ ਇ ਆਉ ਨੂ ਆਹ ਵੇ ਤਾ ਆਹ

ਹਾਂ ਠੀਕ ਆਝ ਆਚਾ ਯਾਰ ਗੱਲਾਂ ਬਤਾ ਸਰਿਯਾ ਵਾਦਿਯ ਵੀ ਆਹ ਥੁਕ ਆਹ ਸਾਡੇ ਐਡਰ ਏ ਬਾਦੀ ਆਹ ਬੁਆ ਨੇ ਬੜਾ ਖਿੱਲਰ ਦਾ ਹੈ ਆਈਦਾ ਹੀ ਆਹ ਹੁਣ ਕੀ ਕਰ ਸਕਦੇ ਆਹ ਗਰਮੀ ਦਾ ਮੌਸਮ ਆਹ ਤੱਤੀ ਹਵਾ ਆਉਂਦੀ ਆਹ ਐਨੀ ਤੱਤੀ ਹਵਾ ਵਜਦੀ ਦਾ ਸ਼ਰੀਰ ਉ ਗਲ ਹੀ ਚੜ ਦੇ

ਹਮਮ ਹੋਰ ਰੋਟੀ ਪਾਣੀ ਖਾ ਲਿਯਾ ਹਾਂ ਰੋਟੀ ਪਾਣੀ ਖਾ ਲੇਯ ਮੇਰਾ ਵੀਰੇ

ਵੇਲ੍ਲਾ ਬੈਠਾ ਆਹ ਮੈ ਚਲ ਗੱਲ ਬਾਤ ਕਦੇ ਆਹ ਟੀਮੇ ਪਾਸ ਹੋਂਦਾ ਨੀ ਕਿੰਨੇ ਚਿਰ ਬੰਦਾ ਫੋਨੇ ਚਲਿਏ ਹਾਂ ਟੀਮੇ ਪਾਸ ਨੀ ਹੋਂਦਾ ਹ੍ਮ੍ਮ੍ਮ ਹੁਣ ਮੈ ਥਕ ਗਯਾ ਫੋਨੇ ਚਲਾ ਚਲਾ ਕੇ ਤੇਹ ਮੈ ਕ੍ਯਾ ਚਲ ਕਰ ਗੱਲ ਇਦੇ ਨਾਲ

ਹ੍ਮ੍ਮ ਹੋਰ ਉਨਸ ਮੇਰਾ ਹਾਂ ਠੀਕ ਥਕ ਯਾ ਸੀ ਤ੍ਵਾਦੇ ਪਿੰਡ ਵੀ ਓਹ੍ਦਰ ਓਹ ਯਾ ਸੀ ਪੈਪਰ ਕਰਕੇ ਚਲਾ ਜਾਂਦਾ ਕੀ ਹਨ ਘਰ ਦਾ ਆਯੀ ਅਹ੍ਹ

ਨਾ ਕੁਛ ਇ ਬਨਾਯਾ ਵੇਲ੍ਲਾ ਹੈਗਾ ਸ੍ਰੀ ਕਲਸੀ

ਵੋਟਾ ਵਾਲੇ ਨੂ ਵੋਟਾ ਚਿੜਾ ਹੀ ਹੋਂਦੀ ਇਹਨਾ ਨੂ ਵੋਟਾ ਪੂਰਾ ਲਿਯਾ ਨੇ ਇਹਨਾ ਨੇ ਆਹ ਹੁਣ ਫਿਰ ਵੋਟਾ ਜੇ ਪੈਨਿਯਾ ਨੇ ਤੇਹ ਇਹ ਰੋਨਾ ਹੈ ਨ ਵੋਟਾ ਲੇਨ ਤੇਹ ਭੱਜੇ ਆਉਂਦੇ ਆਹ ਆਹ ਹਮਮ ਵੋਟਾ ਨਾਲ ਤੇਹ ਮਰਾ ਜਾਨ੍ਦਿਯਾਂ ਨੇ ਤੇਹ ਸਾਨੂ ਹੀ ਪਾਓ ਸਾਨੂ ਹੀ ਪਾਓ ਤੇਹ ਮੁੜ ਕੇ ਸੋਵ੍ਹਦੇ ਨੀ ਕੁਛ

ਆਹ ਮਾਰੀ ਹੀ ਕ੍ਲਾਸੇੱਸ ਦਿਖਾਈ ਜੀ ਗ੍ਰਾਂਤੀ ਓਹਦਾ ਹੀ ਕ੍ਲਾਸੇੱਸ ਹੀ ਪਾਇਆ ਗਾਤਰ ਜੇ ਬਣੇ ਪਹਲੇ ਆਹ ਅਜੇ ਲਾ ਡੇਯ ਗੱਲੀ ਚ ਬਾਸ ਵੇ ਹੋਰ ਇਹਨਾ ਨੇ ਕੀ ਕਰਨਾ ਵੇ ਨਾ ਬਨਾਨਾ ਵੇ ਸਲਿਯਾ ਨੇ ਤਾਲਿਯਾ ਜੇਹੀ ਲਾ ਕੇ ਕੀ ਕੀ ਆਹ ਅਸੀਂ ਬੜਾ ਕੀਤਾ ਜੇਹ

ਹੋਰ ਸੁਨਾ ਤੂ ਹਨ ਬਸ ਵਾਦਿਯ

ਠੀਕ ਆਹ ਹੋਰ ਨਹਾ ਲੀਤਾ

ਜਸ਼ਨ ਗਯਾ ਸ੍ਚੁਲੇ ਯਾਰਰ ਠੀਕ ਆਹ

ਹਮਮ ਤੇਨੁ ਪਤਾ ਗਰਮੀ ਤੇਹ ਸ੍ਚੁਲ ਵੇ ਨਿਯਾਨੇ ਦਾ ਮਾਰਨ ਹੋਂਦਾ ਚਲ ਫਿਰ ਮੈ ਜਸ਼ਨ ਨੂ ਛੁੱਟੀ ਹੋਯੀ ਮੈ ਆਵਾ ਨਾਲੇ

hello ਅਰਸ਼ ਹਾਂ ਕਿੱਦਾ ਠੀਕ ਆ ਹਾਂ ਹਾਂ ਬੱਸ ਬੱਸ ਠੀਕ ਏ ਤੂੰ ਸੁਣਾ ਆਪਣਾਂ ਬੱਸ ਠੀਕ ਏ ਤੂੰ ਸੁਣਾ ਹੋਰ

ਅੱਜ test ਹੋਇਆ ਰੂਪਲਾਲ sir ਪੁੱਛਦੇ ਪਏ ਸੀ ਉਹ ਕੁੜੀ ਨਹੀਂ ਆਈ ਹਾਂ ਮੈ ਠੀਕ ਨਹੀਂ ਸੀ ਬੁਖਾਰ ਯਾਰ ਹੋਇਆ ਸੀ ਦੋ ਦਿਨ ਹੋਰ ਨਹੀਂ ਆਇਆ ਜਾਣਾ school ਰੂਪਲਾਲ Sir ਕਹਿੰਦੇ ਜਿਹੜੇ ਬੱਚੇ ਅੱਜ ਨੀ ਨਾ ਆਏ ਉਹਨਾਂ ਦੇ ਡੰਡੇ ਪੈਣੇ ਕੱਲ

ਹਾਂ ਮੈ ਮਨਕ੍ਰਿਤ mam ਨੂੰ phone ਕਰ ਦੇਣਾ ਆ mamma ਨੇ ਕਿਹਾ ਸੀ ਸਵੇਰੇ ਮੈ phone ਕਰ ਦਾਂਗੀ ਹਾਂਜੀ ਉਹ ਕਲ ਸਾਨੂੰ ਵੀਸਾਨੂੰ ਵੀ ਅੱਜ ਬਹੁਤ ਕੁੱਟ ਪਈ copy check ਕਰਦਾ ਪੀਯਾ ਸੀ sir ਅੱਜ ਹਾਂ ਮੈ ਤਾਂ ਰੂਪਲਾਲ sir copy ਵੀ ਨਹੀਂ ਬਣਾਇਆ ਤੂੰ ਮੇਰੀ copy ਲੈ ਕੇ ਬਣਾ ਲੈਂਦੀ ਮੈਂ ਤੇਰੀ ਤੂੰ ਮੈਨੂੰ ਦੇਣ ਆਜੀ ਨਾ ਮੇਰੇ ਘਰ ਆਜੀ ਯਾਰ ਮੇਰੀ momma ਨੇ ਮਨਾ ਕਰਿਆ ਤੇਰੇ ਘਰ ਆਣ

ਯਾਰ sorry ਮੇਰੇ momma ਨੇ ਤੈਨੂੰ ਏਡਾ ਕਿਹਾ

ਚਲ mind ਨਾ ਕਰੀ ਯਾਰ ਹਾਂ ਹਾਂ ਹੋਰ ਫੇਰ

ਠੀਕ ਹੈ ਮੈਨੂੰ ਵੀ ਆਯਾ ਸੀ ਕਲ ਹਾਂ ਹੁਣ ਮੈਨੂੰ ਹਰਪ੍ਰੀਤ ਦਾ phone ਆਯਾ ਸੀ ਉਹ ਕਰ ਰਹੀ ਸੀ ਗੱਲ ਹਾਂਜੀ ਵੈਸ਼ਨਵੀ ਦਾ ਵੀ ਮੈਨੂੰ ਵੀ ਆਯਾ ਸੀ phone ਵੈਸ਼ਨਵੀ ਦਾ

ਕੁਛ ਨੀ ਹਾਂ ਹੋਰ ਹਾਂ test ਮਿਲਿਆ ਹੈ fourth lesson ਯਾਦ ਕਰਕੇ ਆਣਾ ਹੈ ਮੈਂ ਤੈਨੂੰ screenshot send ਕਰ ਦੂੰਗੀ ਆਹ lesson ਦਾ ਨਾਮ ਕਿ ਹੈ ਪਤ ਆਹ ਸ਼੍ਰੀ ਗੁਰੂ ਨਾਨਕ ਦੇਵ ਜੀ

ਸੌਖਾ ਹੀ ਹੈ ਗੁਰੂਆਂਗੁਰੂ ਨਾਨਕ ਦੇਵ ਜੀ ਬਾਰੇ ਲਿਖਣਾ ਉਨਾਂ ਦੇ ਉਦਾ ਕਿ ਜਿਦਾ ਉਨਾਂ ਨੇ ਬੀ ਰੂਪੇ ਦਿੱਤੇ ਸੀ ਸਾਚਾ ਸੌਦਾਕਾਰ ਆਏ ਸੀਗੇ ਹਾਂ ਹਾਂ ਐ ਮੈਨੂੰ ਆਂਦਾ ਹੈ ਐ ਮੈਨੂੰ ਪਤਾ ਹੈ ਬਹੁਤ easy question ਹਾਂ ਤੂੰ copy ਨੀ ਬਨਾਇ ਸੀ ਤੈਨੂੰ ਕਿਦਾ ਆਂਦੀ ਹੈ ਮੈਨੂੰ ਪਤਾ ਹੈ ਆਏ ਤੇ ਬਹੁਤ ਮੈਂ general knowledge ਦੇ question ਹੁੰਦੇ ਹੈ ਆਏ ਤਾਂ ਸਬਨੁ ਆਉਂਦੇ ਹਾਂ ਵਾਲੇ ਆਹ ਮੈਨੂੰ ਆਂਦੇ ਹੈ ਵੈਸੇ but ਮੈਂ ਭੁੱਲ ਜਾਂਦੀ ਹਾਂ ਯਾਰ ਮੈਂ ਦੋ ਦਿਨ ਨਹੀਂ ਆਯਾ ਜਾਣਾ ਤੇ ਮੈਂ ਕਾਪੀਆਂ ਵੀ ਬਣ ਬਣਵਾਈ ਰਹਿੰਦੀਆਂ ਤੇ ਮੈਂ ਕਿਹਾ ਇਕ copy ਵੀ ਦੇ ਦਾਂਗੀ ਬਨਵਾ ਬਨਾਵਣ ਵਾਸਤੇ ਚੱਲ ਇੱਕ ਮੈਨੂੰ ਦੇਂਦੀ ਮੈਂ ਬਣਾ ਦਾਂਗੀ ਹਾਂ ਚੱਲ ਬਣਾ ਲਈ ਯਾਰ ਮੈਂ ਪਤਾ ਮੈਂ ਤੋਂ ਤੇ ਹਿੱਲਿਆ ਵੀ ਨਹੀਂ ਜਾਂਦਾ bed ਤੋਂ ਹਾਂ ਮੈਂ ਵੀ ਇੱਦਾ ਹੀ ਬਿਮਾਰ ਹੋਗਈ ਸੀ ਮੈਂ ਤਾਂ bathroom ਵਿਚ ਡਿਗ ਗਈ ਮੈਂ ਮੂੰਹ ਤੇ ਸੱਟ ਲੱਗ ਗਈ ਹੁਣ ਠੀਕ ਹੈ ਤੇਰਾ ਮੂੰਹ ਵੈਸੇ ਹਾਂ ਹੁਣ ਠੀਕ ਹੈ ਮੇਰੀ ਭੈਣ ਨੂੰ ਸੁੱਟ ਦਿੱਤਾ ਸੀ ਮੇਰੀ mama ਕਹਿੰਦੀ ਕਿ ਹੋਇਆ ਮੈਂ ਕਿਹਾ ਕੁਛ ਨੀ momma ਕੋਲੋਂ ਗਾਲ੍ਹਾਂ ਬਹੁਤ ਪਈਆਂ ਅੱਛਾ ਆਪਣੀ ਭੈਣ ਨੂੰ ਕਹਿਦੀ ਸ਼ਰਾਰਤਾਂ ਨਾ ਕਰਿਆ ਕਰ

ਬੜੀ ਹਰਾਮਜ਼ਾਦੀ ਭੈਣ ਦਿੱਤੀ ਰੱਬ ਨੇ ਵੈਸੇ ਹੈ ਤੇ ਤੂੰ ਵੀ ਬੜੀ ਘਟ ਘਟ ਨਹੀਂ ਹੈ ਹਾਂ ਮੈਂ ਓਹਨੂੰ ਕਦੀ ਕੁਛ ਨਹੀਂ ਕਹਿੰਦੀ ਉਹ ਆਪਣੇ ਆਪ ਚ ਵੱਡੀ ਬੜੀ ਬੜੀ ਚ attitude ਬੜਾ ਰੱਖਦੀ ਹੈ ਆਪਣੀ ਵਾਰੀ ਜੇ ਮੈਂ ਕੁਛ ਕਵਾਂ ਤੇ ਬੜੀ ਹੋਸ਼ਿਯਾਰੀ ਮਾਰਦੀ ਹੈ

ਤੂੰ ਨਖਰੇ ਘਟ ਦਿਖਾਯਾ ਕਰਨਾ ਮੈਂ ਕਿਹਾ ਨਖਰੇ ਦਿਖਾਣ ਨੂੰ ਬੇਸ਼ਕਲੀ ਜਿਹੀ ਚੱਲ-ਚੱਲ ਹਟਾ ਬੋਲਦੇ ਨੇ ਕਿ ਕਹਿੰਦੇ ਓਹਨੂੰ ਹੋਰ ਕੋਈ school ਬਾਰੇ ਗੱਲ ਕੋਈ ਸੁਣਾ school ਬਾਰੇ ਯਾਰ ਕਿ ਦੱਸਾਂ school ਦਸਵੀ ਅੱਠਵੀ ਚ ਵੀ ਬਹੁਤ ਮਜ਼ਾ ਕੀਤਾ ਹੈ ਅੱਸੀ ਆਹ ਕਿ ਕਹਿੰਦੇ ਉਹਨੂੰ ਕਿ ਕਹਿੰਦੇ ਸਾਰੇ class ਚ ਕੋਣ-ਕੋਣ ਆਯਾ ਸੀ ਭਿੰਦੇ ਓਰੀ ਸਾਰੇ ਜਣੇ ਆਏ school

ਹਾਂਜੀ-ਹਾਂਜੀ ਇਹ ਸਾਰੇ ਨੇ ਦਸਵੀ ਵਿਚ ਕਿੰਨੇ ਮਜੇ ਕਰਦੇ ਹੁੰਦੇ ਸੀਗੇ ਹੈਨਾ ਹਮ function ਹੋਇਆ school ਏ

ਉਹ ਚੰਗਾ stage ਤੇ ਚੜ੍ਹਿਆ ਨਾਲ ਹੀ ਸਬ ਕੁਛ ਬੰਦ ਹੋਗਿਆ light ਹੀ ਚਾਲੀ ਗਈ ਉਹ ਤੋਂ ਬਾਅਦ light ਹੀ ਨਹੀਂ ਆਈ

ਹਾਂ ਕੁਛ ਨੀ ਚੱਜਦਾ ਹੋਇਆ function ਚ ਵਿਚਾਰੀ ਕੁੜੀਆਂ ਤੈਯਾਰ ਹੋਕੇ ਆਇਆ ਉਹ ਵੀ ਵਿਚੇ ਰਹਿ ਗਈਆ ਹਾਂ ਕਹਿੰਦੇ ਮੇਰੀ ਭੈਣ ਨੂੰ ਹਾਂ ਵਿਚਾਰਿਆ ਪਰਿਆਂ ਬਣਕੇ ਆਇਆ ਸੀਗਿਆ ਚੱਲ ਕੋਈ ਨੀ ਹੁੰਦਾ ਹੈ ਹਾਂ ਹੁਣ ਤੂੰ plus one ਚ ਕਿਥੇ ਮਿਲਣਾ school ਮੈਂ area girl ਪੈਣਾ ਹੈ ਮੇਰੀ ਸਾਰੀ friend ਡਾਂ ਨੇ ਉਥੇ ਹੀ ਪੈਣਾ ਹੈ ਤੂੰ ਵੀ ਪੈਜਾ ਹਾਂ ਯਾਰ ਮਈ ਵੀ ਉਥੇ ਹੀ ਪੈਣਾ ਹੈ ਰਿਤੂ ਓਰੀ ਸਾਰਿਆਂ ਨੇ ਉਥੇ ਹੀ ਪੈਣਾ ਹੈ

ਠੀਕ ਹੈ ਮੈਂ black ਲੈਣਾ ਵੈਸੇ ਆਹ ਮਤਲਬ ਕਿ white uniform white pink uniform ਹੈ black shoe ਹੈ

ਹਾਂ ਠੀਕ ਠਾਕ ਮੇਰੀ momma ਵੀ ਠੀਕ ਹੈ ਹੁਣ okay ਕਿ ਕਰਦੇ ਪਏ mumma mumma ਮੇਰੇ ਆਪਣੇ papa ਨਾਲ ਗੱਲ ਕਰਨਡੇ ਮੇਰੇ papa ਨਾਲ ਅੱਛਾ ਉਨ੍ਹਾਂ ਦੇ papa momma ਕਿੱਦਾਂ ਠੀਕ ਰਹਿੰਦੇ ਨੇ ਹਾਂ ਠੀਕ ਰਹਿੰਦੇ ਹਾ

ਠੀਕ ਹੈ ਠੀਕ ਹੈ

ਠੀਕ ਹੈ ਹੋਰ ਕੋਈ ਗੱਲ ਬਾਤ ਹੋਰ ਗੱਲ ਬਾਤ ਤਾ ਕੋਈ ਨੀ ਤੂੰ ਸੁਣਾ ਤੇਰੇ papa ਠੀਕ ਨੇ ਆਇਆ phone ਭਾਰੋ ਹਾਂਜੀ ਠੀਕ ਹੈ ਹੁਣ ਤੇ fever ਜੇੜਾ ਕਿੰਨੇ ਦਿਨ ਹੋਗਏ phone ਵੀ ਨਹੀਂ ਊਨਾ ਦਾ ਹਾਂ

ਹੋਰ ਸੁਣਾ ਕੋਈ ਗੱਲ ਬਾਤ

ਹਾਂਜੀ ਚੱਲੋ ਕੋਈ ਨੀ ਹੋਰ ਫਿਰ ਤੁਹਾਡਾ favorite singer ਕੌਣ ਹੈ? ਮੇਰਾ favorite singer ਹੈ ਬੱਬੂ ਮਾਨ ਹੈ ਹਾਂਜੀ ਵੈਸੇ ਬੱਬੂ ਮਾਨ ਸਾਰਿਆਂ ਦੇ ਦਿੱਲਾ ਵਿਚ ਵਸਦਾ ਹੈ

ਮੇਰੇ favorite ਤਾਂ ਵਾਦੁ ਹੈ ਮੇਰੇ ਤਾਂ ਮੁਕੜੇ ਹੀ ਨਹੀਂ ਤੂੰ ਮੈਨੂੰ ਇਹ ਗੱਲ ਦੱਸ ਪਹਿਲਾਂ ਕਿ ਮਤਲਬ ਕਿ ਰੀਤਿਕਾ ਦਾ boyfriend ਕਿਵੇਂ ਠੀਕ ਹੈ ਪਤਾ ਨੀ ਮੈਨੂੰ ਯਾਰ ਮੈਨੂੰ ਨੀ ਪਤਾ best friend ਓਹਦੀ best friend ਓਹਦੀਆਂ ਰਿਤੂ ਓਹਦੀਆਂ ਹੈਗੀਆਂ ਮੈਂ ਆਹ ਹਰਮਨ ਹਾ ਹੋਰ ਹੈ ਸਾਰੇ friend ਵਗੈਰਾ ਆ

bestfriend ਤੇ ਹੈ harman ਤੇ ਹਰਮਨ ਹੈ ਜੱਟਾਂ ਦੀ ਕੁੜੀ ਬੜੀ ਚੰਗੀ ਹੈ innocent ਹੈ ਹਾਂਜੀ-ਹਾਂਜੀ

ਓਹਨੂੰ ਮੇਰਾ practical ਹੀ ਬਣਦੀ

ਮੇਰਾ practical ਬਣਾਕੇ ਦੇ ਦਯਿ physical ਦਾ ਚੱਲ ਬਣਾ ਦਾਂਗੀ time ਲਗੇਗਾ ਤਾਂ ਯਾਰ

ਚੱਲ ਆਜੀ ਕੋਈ ਨਾ ਅੱਜੀ ਬੇਫਿਕਰ ਹੋਕੇ ਹਾਂ ਹੋਰ ਕਿ ਕਰਦੀ? ਅਜੈ sir ਅਜੈ sir ਨੇ test ਲਿੱਤਾ ਕੋਈ?

ਅਜੈ sir ਨੇ ਹਾਂ ਇੱਕ question ਦਿੱਤਾ ਲਿੰਗੀ ਤੇ ਅਲਿੰਗੀ ਵਾਲਾ ਉਹ ਕਿੱਦਰ question ਮੈਨੂੰ ਲੱਗਿਆ long ਹੋਣਾ ਹੈ ਹੈਨਾ ਹਾਂ ਕਹਿੰਦਾ final ਪੇਪਰਾਂ ਚ ਪਾਣਾ ਮੈਂ ਇੱਕ ਤਾਂ sir ਬੋਲਦਾ ਬੜਾ ਹੈ ਸਿਰ ਬਹੁਤ ਖਾਂਦਾ ਹੈ

ਐਂਵੇਂ ਹੀ ਦਿਮਾਗ ਖ਼ਰਾਬ ਕਿੱਤਾ ਹੁੰਦਾ ਹੈ ਇੰਨਾ sir ਨੇ ਠੀਕ ਹੈ

ਹਾਂ ਉਹ ਮੈਨੂੰ ਪਤਾ ਹੈ math ਵਾਲੇ english ਵਾਲੀ mam ਠੀਕ ਹੈ ਮਨਪ੍ਰੀਤ mam ਉਹ ਬਹੁਤ ਚੰਗੇ ਹਾ